ਇਕ ਜ਼ਮਾਨਾ ਸੀ ਜਦ ਕਲਾਈਮੇਟ ਚੰਗੇ ਇਹ ਅਕੈਡਮਿਕ ਵਰਲਡ ਦਾ ਵਿਸ਼ਾ ਹੁੰਦਾ ਸੀ ਸੈਮੀਨਾਰ ਦਾ ਵਿਸ਼ਾ ਹੁੰਦਾ ਸੀ ਪਰ ਅੱਜ ਸਾਡੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਚ ਅਸੀਂ ਅਨੁਭਵ ਵੀ ਕਰਦੇ ਹਾਂ ਹੈਰਾਨ ਵੀ ਹੁੰਦੇ ਹਾਂ ਕੁਦਰਤ ਨੇ ਵੀ ਖੇਡ ਦੇ ਸਾਰੇ ਨਿਯਮ ਬਦਲ ਦਿੱਤੇ ਹਨ ਸਾਡੇ ਦੇਸ਼ ਚ ਮਈਜੂਨ ਚ ਜੋ ਗਰਮੀ ਹੁੰਦੀ ਹੈ ਉਹ ਇਸ ਵਾਰ ਮਾਰਚਅਪ੍ਰੈਲ ਚ ਅਨੁਭਵ ਕਰਨ ਦੀ ਨੌਬਤ ਆ ਗਈ ਹੈ ਅਤੇ ਮੈਂ ਜਦ ਮਨ ਕੀ ਬਾਤ ਉੱਪਰ ਲੋਕਾਂ ਦੇ ਸੁਝਾਅ ਲੈ ਰਿਹਾ ਸੀ ਤਾਂ ਜ਼ਿਆਦਾਤਰ ਸੁਝਾਅ ਇਸ ਗਰਮੀ ਦੇ ਸਮੇਂ ਕੀ ਕਰਨਾ ਚਾਹੀਦਾ ਹੈ ਇਸ ਉੱਪਰ ਲੋਕਾਂ ਨੇ ਦਿੱਤੇ ਹਨ ਵੈਸੇ ਇਹ ਸਾਰੀਆਂ ਗੱਲਾਂ ਪ੍ਰਚੱਲਿਤ ਹਨ ਨਵੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਸਮੇਂ ਉੱਪਰ ਇਨਾਂ ਨੂੰ ਦੁਬਾਰਾ ਯਾਦ ਕਰਨਾ ਬਹੁਤ ਕੰਮ ਆਉਂਦਾ ਹੈ
ਕੋਈ ਸ਼੍ਰੀਮਾਨ ਪ੍ਰਸ਼ਾਂਤ ਕੁਮਾਰ ਮਿਸ਼ਰ ਟੀ
ਕਾਰਤਿਕ ਅਜਿਹੇ ਅਨੇਕਾਂ ਮਿੱਤਰਾਂ ਨੇ ਪੰਛੀਆਂ ਦੀ ਚਿੰਤਾ ਕੀਤੀ ਹੈ ਉਨਾਂ ਨੇ ਕਿਹਾ ਹੈ ਕਿ ਬਾਲਕਨੀ ਵਿੱਚ ਛੱਤ ਉੱਪਰ ਪਾਣੀ ਰੱਖਣਾ ਚਾਹੀਦਾ ਹੈ ਅਤੇ ਮੈਂ ਵੇਖਿਆ ਹੈ ਕਿ ਪਰਿਵਾਰ ਦੇ ਛੋਟੇਛੋਟੇ ਬੱਚੇ ਇਸ ਗੱਲ ਨੂੰ ਬਾਖੂਬੀ ਕਰਦੇ ਹਨ ਇਕ ਵਾਰੀ ਉਨਾਂ ਦੇ ਧਿਆਨ ਵਿੱਚ ਆ ਜਾਵੇ ਕਿ ਇਹ ਪਾਣੀ ਕਿਉਂ ਭਰਨਾ ਚਾਹੀਦਾ ਹੈ ਤਾਂ ਉਹ ਦਿਨ ਵਿੱਚ 10 ਵਾਰ ਵੇਖਣ ਜਾਂਦੇ ਹਨ ਕਿ ਜੋ ਭਾਂਡਾ ਰੱਖਿਆ ਹੈ ਉਸ ਵਿੱਚ ਪਾਣੀ ਹੈ ਜਾਂ ਨਹੀਂ ਅਤੇ ਵੇਖਦੇ ਰਹਿੰਦੇ ਹਨ ਕਿ ਪੰਛੀ ਆਏ ਹਨ ਜਾਂ ਨਹੀਂ ਸਾਨੂੰ ਤਾਂ ਲੱਗਦਾ ਹੈ ਕਿ ਇਹ ਖੇਡ ਚੱਲ ਰਹੀ ਹੈ ਪਰ ਸਚਮੁੱਚ ਵਿੱਚ ਬੱਚਿਆਂ ਦੇ ਮਨ ਵਿੱਚ ਇਹ ਸੰਵੇਦਨਾਵਾਂ ਜਗਾਉਣ ਦਾ ਇਕ ਅਦਭੁਦ ਅਨੁਭਵ ਹੁੰਦਾ ਹੈ ਤੁਸੀਂ ਵੀ ਕਦੇ ਵੇਖਣਾ ਪਸ਼ੂਪੰਛੀਆਂ ਨਾਲ ਥੋੜਾ ਜਿਹਾ ਲਗਾਓ ਵੀ ਇਕ ਨਵੇਂ ਆਨੰਦ ਦਾ ਅਹਿਸਾਸ ਕਰਾਉਂਦਾ ਹੈ

ਆਮ ਤੌਰ ਉੱਪਰ ਸਾਡੇ ਦੇਸ਼ ਵਿੱਚ ਵਿਪ ਕਲਚਰ ਪ੍ਰਤੀ ਇਹ ਨਫਰਤ ਦਾ ਮਾਹੌਲ ਹੈ ਪਰ ਇਹ ਏਨਾ ਗਹਿਰਾ ਹੈ ਇਹ ਮੈਨੂੰ ਹੁਣੇਹੁਣੇ ਅਨੁਭਵ ਹੋਇਆ ਹੈ ਜਦ ਸਰਕਾਰ ਨੇ ਤੈਅ ਕੀਤਾ ਕਿ ਹੁਣ ਹਿੰਦੁਸਤਾਨ ਚ ਕੋਈ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ ਉਹ ਆਪਣੀ ਗੱਡੀ ਉੱਪਰ ਲਾਲ ਬੱਤੀ ਲਾ ਕੇ ਨਹੀਂ ਘੁੰਮੇਗਾ ਇਹ ਇਕ ਪ੍ਰਕਾਰ ਨਾਲ ਵਿਪ ਕਲਚਰ ਦਾ ਸਿੰਬਲ ਬਣ ਗਿਆ ਸੀ ਪਰ ਅਨੁਭਵ ਇਹ ਕਹਿੰਦਾ ਸੀ ਕਿ ਲਾਲ ਬੱਤੀ ਤਾਂ ਵਹੀਕਲ ਉੱਪਰ ਲੱਗਦੀ ਸੀ ਗੱਡੀ ਉੱਪਰ ਲੱਗਦੀ ਸੀ ਪਰ ਹੌਲੀਹੌਲੀ ਉਹ ਦਿਮਾਗ ਚ ਵੜ ਜਾਂਦੀ ਸੀ ਅਤੇ ਦਿਮਾਗੀ ਤੌਰ ਉੱਪਰ ਵਿਪ ਕਲਚਰ ਪਨਪ ਚੁੱਕਾ ਹੈ ਹੁਣ ਤਾਂ ਲਾਲ ਬੱਤੀ ਗਈ ਹੈ ਇਸ ਦੇ ਲਈ ਕੋਈ ਦਾਅਵਾ ਨਹੀਂ ਕਰ ਸਕੇਗਾ ਕਿ ਦਿਮਾਗ ਚ ਜੋ ਲਾਲ ਬੱਤੀ ਵੜ ਗਈ ਹੈ ਉਹ ਨਿਕਲ ਗਈ ਹੋਵੇਗੀ ਮੈਨੂੰ ਇਕ ਬੜੀ ਇੰਟਰੈਸਟਿੰਗ ਫੋਨ ਕਾਲ ਆਈ ਖ਼ੈਰ ਉਸ ਫੋਨ ਵਿੱਚ ਉਨਾਂ ਨੇ ਆਸ਼ੰਕਾ ਵੀ ਜਤਾਈ ਹੈ ਪਰ ਇਸ ਸਮੇਂ ਏਨਾ ਅੰਦਾਜ਼ਾ ਹੁੰਦਾ ਹੈ ਇਸ ਫੋਨ ਕਾਲ ਤੋਂ ਕਿ ਸਧਾਰਣ ਆਦਮੀ ਇਹ ਚੀਜ਼ਾਂ ਪਸੰਦ ਨਹੀਂ ਕਰਦਾ ਉਸ ਨੂੰ ਦੂਰੀ ਮਹਿਸੂਸ ਹੁੰਦੀ ਹੈ
ਨਮਸਕਾਰ ਪ੍ਰਧਾਨ ਮੰਤਰੀ ਜੀ ਮੈਂ ਸ਼ਿਵਾ ਚੌਬੇ ਬੋਲ ਰਹੀ ਹਾਂ ਜਬਲਪੁਰ ਮੱਧ ਪ੍ਰਦੇਸ਼ ਤੋਂ ਮੈਂ ਗੌਰਮਿੰਟ ਦੇ ਰੇਡ ਬੀਕਨ ਲਾਈਟ ਬਾਨ ਬਾਰੇ ਕੁਝ ਬੋਲਣਾ ਚਾਹੁੰਦੀ ਹਾਂ ਮੈਂ ਇਕ ਲਾਈਨ ਪੜੀ ਨਿਊਜ਼ ਪੇਪਰ ਵਿੱਚ ਜਿਸ ਵਿੱਚ ਲਿਖਿਆ ਸੀ ਐਵਰੀ ਇੰਡੀਅਨ ਆਈਐਸ ਏ ਵਿਪ ਓਨ ਏ ਰੋਡ ਇਹ ਸੁਣ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਅਤੇ ਖੁਸ਼ੀ ਵੀ ਹੋਈ ਕਿ ਅੱਜ ਮੇਰਾ ਟਾਈਮ ਵੀ ਓਨਾ ਹੀ ਜ਼ਰੂਰੀ ਹੈ ਮੈਂ ਟਰੈਫਿਕ ਜਾਮ ਵਿੱਚ ਨਹੀਂ ਫਸਣਾ ਅਤੇ ਮੈਂ ਕਿਸੇ ਲਈ ਰੁਕਣਾ ਵੀ ਨਹੀਂ ਤਾਂ ਮੈਂ ਤੁਹਾਨੂੰ ਦਿਲੋਂ ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ ਇਸ ਡਿਸਾਈਜ਼ਨ ਲਈ ਅਤੇ ਇਹ ਜੋ ਤੁਸੀਂ ਸਵੱਛ ਭਾਰਤ ਅਭਿਆਨ ਚਲਾਇਆ ਹੈ ਇਸ ਨਾਲ ਸਾਡਾ ਦੇਸ਼ ਹੀ ਸਾਫ ਨਹੀਂ ਹੋ ਰਿਹਾ ਸਗੋਂ ਰੋਡਾਂ ਤੋਂ ਵੀ
ਦੀ ਦਾਦਾਗਿਰੀ ਵੀ ਸਾਫ਼ ਹੋ ਰਹੀ ਹੈ ਤਾਂ ਇਸ ਦੇ ਲਈ ਧੰਨਵਾਦ
ਸਰਕਾਰੀ ਫੈਸਲੇ ਨਾਲ ਲਾਲ ਬੱਤੀ ਦਾ ਜਾਣਾ ਉਹ ਤਾਂ ਵਿਵਸਥਾ ਦਾ ਇਕ ਹਿੱਸਾ ਹੈ ਪਰ ਮਨ ਵਿੱਚੋਂ ਵੀ ਸਾਨੂੰ ਇਸ ਨੂੰ ਕੋਸ਼ਿਸ਼ਾਂ ਨਾਲ ਕੱਢਣਾ ਹੈ ਅਸੀਂ ਸਾਰੇ ਮਿਲ ਕੇ ਜਾਗਰੂਕ ਯਤਨ ਕਰਾਂਗੇ ਤਾਂ ਨਿਕਲ ਸਕਦਾ ਹੈ ਨਿਊ ਇੰਡੀਆ ਦਾ ਸਾਡਾ ਕਨਸੈਪਟ ਇਹੀ ਹੈ ਕਿ ਦੇਸ਼ ਵਿੱਚ ਵੀ
ਦੀ ਥਾਂ ਤੇ ਈ
ਦਾ ਮਹੱਤਵ ਵਧੇ ਅਤੇ ਮੈਂ ਜਦ ਵੀ
ਦੀ ਥਾਂ ਤੇ ਈ
ਕਹਿ ਰਿਹਾ ਹਾਂ ਤਾਂ ਮੇਰਾ ਭਾਵ ਸਪੱਸ਼ਟ ਹੈ ਐਵਰੀ ਪਰਸਨ ਆਈਐਸ ਇੰਪੋਰਟੈਂਟ ਹਰ ਵਿਅਕਤੀ ਦਾ ਮਹੱਤਵ ਹੈ ਹਰ ਵਿਅਕਤੀ ਦੀ ਅਹਿਮੀਅਤ ਹੈ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਮਹੱਤਵ ਅਸੀਂ ਸਵੀਕਾਰ ਕਰੀਏ ਤਾਂ ਮਹਾਨ ਸੁਪਨਿਆਂ ਨੂੰ ਪੂਰਾ ਕਰਨ ਲਈ ਕਿੰਨੀ ਵੱਡੀ ਸ਼ਕਤੀ ਇਕਜੁੱਟ ਹੋ ਜਾਵੇਗੀ ਅਸੀਂ ਸਭਨਾਂ ਨੇ ਮਿਲ ਕੇ ਕਰਨਾ ਹੈ

ਭਾਰਤ ਸਰਕਾਰ ਵੀ ਕੱਲ 1 ਮਈ ਨੂੰ ਸੰਤ ਰਾਮਾਨੁਜਾਚਾਰਿਆ ਜੀ ਦੀ ਯਾਦ ਵਿੱਚ ਇਕ ਸਟੈਂਪ ਰੀਲੀਜ਼ ਕਰਨ ਜਾ ਰਹੀ ਹੈ ਮੈਂ ਸੰਤ ਰਾਮਾਨੁਜਾਚਾਰਿਆ ਜੀ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਹਾਂ

ਮੇਰੇ ਪਿਆਰੇ ਦੇਸ਼ ਵਾਸੀਓ ਕੁਝ ਦਿਨਾਂ ਬਾਅਦ ਅਸੀਂ ਬੁੱਧ ਪੂਰਨਿਮਾ ਮਨਾਵਾਂਗੇ ਦੁਨੀਆਂ ਭਰ ਵਿੱਚ ਭਗਵਾਨ ਬੁੱਧ ਨਾਲ ਜੁੜੇ ਲੋਕ ਉਤਸਵ ਮਨਾਉਂਦੇ ਹਨ ਵਿਸ਼ਵ ਅੱਜ ਜਿਨਾਂ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ ਹਿੰਸਾ ਯੁੱਧ ਵਿਨਾਸ਼ਲੀਲਾ ਸ਼ਸਤਰਾਂ ਦੀ ਦੌੜ ਜਦ ਇਹ ਵਾਤਾਵਰਨ ਵੇਖਦੇ ਹਾਂ ਤਾਂ ਬੁੱਧ ਦੇ ਵਿਚਾਰ ਬਹੁਤ ਹੀ ਰਿਲੀਵੈਂਟ ਲੱਗਦੇ ਹਨ ਅਤੇ ਭਾਰਤ ਵਿੱਚ ਤਾਂ ਅਸ਼ੋਕ ਦਾ ਜੀਵਨ ਯੁੱਧ ਤੇ ਬੁੱਧ ਦੀ ਯਾਤਰਾ ਦਾ ਉੱਤਮ ਪ੍ਰਤੀਕ ਹੈ
ਮੇਰਾ ਸੁਭਾਗ ਹੈ ਕਿ ਬੁੱਧ ਪੂਰਨਿਮਾ ਦੇ ਇਸ ਮਹਾਨ ਦਿਵਸ ਉੱਪਰ ਯੂਨਾਈਟਿਡ ਨੇਸ਼ਨਜ਼ ਦੁਆਰਾ ਵੇਸਕ ਡੇਅ ਮਨਾਇਆ ਜਾਂਦਾ ਹੈ ਇਸ ਵਰੇ ਇਹ ਸ਼੍ਰੀਲੰਕਾ ਚ ਹੋ ਰਿਹਾ ਹੈ ਇਸ ਪਵਿੱਤਰ ਮੌਕੇ ਉੱਪਰ ਮੈਨੂੰ ਸ਼੍ਰੀਲੰਕਾ ਵਿੱਚ ਭਗਵਾਨ ਬੁੱਧ ਨੂੰ ਸ਼ਰਧਾਸੁਮਨ ਅਰਪਿਤ ਕਰਨ ਦਾ ਇਹ ਮੌਕਾ ਮਿਲੇਗਾ

ਮੇਰੇ ਪਿਆਰੇ ਦੇਸ਼ ਵਾਸੀਓ ਗਰਮੀ ਬਹੁਤ ਹੈ ਆਪਣਿਆਂ ਨੂੰ ਵੀ ਸੰਭਾਲੋ ਆਪਣੇ ਆਪ ਨੂੰ ਵੀ ਸੰਭਾਲੋ ਬਹੁਤਬਹੁਤ ਸ਼ੁਭਕਾਮਨਾਵਾਂ
ਧੰਨਵਾਦ